ਮਹਾਤਮਾ ਬੁੱਧ ਜੀ ਇੱਕ ਬਹੁਤ ਪਹੁੰਚੇ ਹੋਏ ਮਹਾਂਪੁਰਸ਼ ਸੀਗੇ ਜਿਨਾਂ ਨੇ ਸੰਸਾਰ ਨੂੰ ਬਹੁਤ ਵਧੀਆ ਸੇਧ ਦਿੱਤੀ।

ਬਾਕਸਿਸ ਪਏ ਆ ਸਮਾਨ ਆ ਉਹਦੇ ਵਿੱਚ ਕਾਫੀ ਸ਼ਾਇਦ ਕੋਈ ਮੈਡੀਸਨ ਦੀ ਸ਼ੋਪ ਲੱਗ ਰਹੀ ਆ ਮੈਡੀਸਨ ਦੀਆਂ ਪਈਆਂ ਪਏ ਆ ਬੋਕਸ ਪਏ ਹੈਗੇ ਆ ਇਹਦੇ ਵਿੱਚ।

ਤੇ ਕੁਛ ਟਰੈਵਲਰ ਹੈਗੇ ਆ ਜੀ ਇਹ ਕੋਈ ਜੰਗਲ ਵਗੈਰਾ ਦੇ ਵਿੱਚ ਕੋਈ ਆਪਣੀ --

ਇੱਕ ਤਬੇਲਾ ਜੀ ਇਹ ਤਬੇਲੇ ਦਾ ਸੀਨ ਆ ਜੀ ਉਹਦੇ ਵਿੱਚ ਬਕਰੀਆਂ ਖੜੀਆਂ ਕੁਛ ਚਾਰਾ ਖਾ ਰਹੀਆਂ ਕੁਛ ਵੈਸੇ ਖੜੀਆਂ ਹੈਗਿਆਂ ਵਾ।

ਕਿਸੇ ਬਿਲਡਿੰਗ ਦੇ ਮੂਰੇ ਲੱਗਾ ਹੋਇਆ ਵਾ ਔਰ ਵੋ ਜੋ ਲੀਵਸ ਆ ਪੱਤੇ ਆ ਓਹ ਵੀ ਕਾਫੀ ਵੱਡੇ ਵੱਡੇ ਹੈਗੇ ਆਂ ਔਰ ਫਲਾਵਰ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਸੋਹਣਾ ਹੈ।

ਔਰ ਕਲੀਨਿਕ ਦਾ ਐਂਟਰੈਂਸ ਆ ਜੀ ਇਹ ਮੂਹਰੇ ਸਟੇਅਰਸ ਆ ਸੀੜੀਆਂ ਕੋ ਪੌੜੀਆਂ ਬਣੀਆਂ ਹੋਈਆਂ ਮੂਰੇ।

ਸਾਈਡ ਦੀ ਇੱਕ ਛੋਟੀ ਜਿਹੀ ਨਦੀ ਵੀ ਬਹਿ ਚੱਲ ਰਹੀ ਆ ਔਰ ਬਹੁਤ ਵਧੀਆ ਲੋਕੇਸ਼ਨ ਆ ਜੀ।

ਇਹ ਇੱਕ ਸਰਕਾਰੀ ਬਿਲਡਿੰਗ ਦਿੱਸ ਰਹੀ ਹੈ ਕਿਸੇ ਔਫਿਸ ਜਾ ਕੋਈ ਸਰਕਾਰੀ ਔਫਿਸ ਆ।

ਉਹਦੇ ਵਿੱਚ ਪਾਣੀ ਦੀਆਂ ਬੋਤਲਾਂ ਜੂਸ ਦੀਆਂ ਬੋਤਲਾਂ ਵੀ ਪਈਆਂ ਹਨ।

ਇਹ ਮਾਰਕਿਟ ਆ ਜੀ ਮਾਰਕਿਟ ਦੇ ਵਿੱਚ ਦੋ ਦੁਕਾਨਾਂ ਸਾਹਮਣੇ ਦਿੱਸ ਰਹੀਆਂ ਨੇਂ।